ਪੇੜ ਵੀ ਦਿਖਾਈ ਦੇ ਰਹੇ ਨੇ ਤੇ ਨਾਲੇ ਬਿਜਲੀ ਦਿਆਂ ਤਾਰਾਂ ਵੀ ਦਿਖਾਈ ਦੇ ਰਹੀਆਂ ਹਨ।

ਇਥੇ ਦੀਵਾਰ ਦਿਖਾਈ ਦੇ ਰਹੀ ਹੈ ਦੀਵਾਰ ਤੇ ਕੁਛ ਲਿਖਿਆ ਹੋਇਆ ਹੈ ਨਾਲ ਹੀ --

ਫੋਰ ਫਾਈਵ ਸੀਕਸ ਸੈਵਨ ਏਟ ਨਾਈਨ ਟੈਨ ਲਿਖਿਆ ਹੋਇਆ ਹੈ।

ਪੇੜ ਵੀ ਦਿਖਾਈ ਦੇ ਰਹੇ ਨੇ ਬਿਜਲੀਆਂ ਦੀਆਂ ਤਾਰਾਂ ਵੀ ਦਿਖਾਈ ਦੇ ਰਹੀਆਂ ਆਸਮਾਨ ਵੀ ਦਿਖਾਈ ਦੇ ਰਿਹਾ।

ਬਹੁਤ ਸਾਰਾ ਪਾਣੀ ਵੀ ਦਿਖਾਈ ਦੇ ਰਿਹਾ ਐ ਆਸਮਾਨ ਵੀ ਦਿਖਾਈ ਦੇ ਰਿਹੈ ਆਸਮਾਨ ਤੇ ਬਾਦਲ ਛਾਏ ਹੋਏ ਨੇ।

ਫਰਸ਼ ਵੀ ਦਿਖਾਈ ਦੇ ਰਿਹਾ ਛੱਤ ਤੇ ਇੱਕ ਲਾਈਟ ਵੀ ਦਿਖਾਈ ਦੇ ਰਹੀ ਹੈ ਪੱਖਾ ਵੀ ਦਿਖਾਈ ਦੇ ਰਿਹਾ।

ਜਮੀਨ ਤੇ ਬਹੁਤ ਸਾਰੀ ਮਿੱਟੀ ਦਿਖਾਈ ਦੇ ਰਹੀ ਐ ਇੱਥੇ ਨਾਲੇ ਲੋਹੇ ਦੇ ਬਹੁਤ ਸਾਰੇ --

ਅਸਮਾਨ ਵੀ ਦਿਖਾਈ ਦੇ ਰਿਹਾ ਐ ਅਸਮਾਨ ਤੇ ਬਾਦਲ ਛਾਏ ਹੋਏ ਨੇ ਗੱਡੀਆਂ ਵੀ ਦਿਖਾਈ ਦੇ ਰਹੀਆਂ।

ਏ_ਸੀ ਵੀ ਦਿਖਾਈ ਦੇ ਰਿਹਾ ਤੇ ਬੜੀਆਂ ਸਾਰੀਆਂ ਵਿੰਡੋ ਵੀ ਦਿਖਾਈ ਦੇ ਰਹੀਆਂ।

ਇੱਥੇ ਸਾਹਮਣੇ ਬੋਰਡ ਤੇ ਤਿਲਕ ਕੈਬਰ ਕੈਫੇ ਲਿਖਿਆ ਹੋਇਆ ਹੈ ਇੱਥੇ ਇੱਕ --

ਬਹੁਤ ਸਾਰੇ ਲੋਕੀ ਵੀ ਦਿਖਾਈ ਦੇ ਰਹੇ ਨੇ ਨਾਲੇ ਬਾਈਕ ਵੀ ਦਿਖਾਈ ਦੇ ਰਹੀ ਹੈ।

ਸਾਹਮਣੇ ਦਿਵਾਰ ਵੀ ਦਿਖਾਈ ਦੇ ਰਹੀ ਹੈ ਦੀਮਾਗ ਤੇ --

ਦੁਕਾਨ ਦੇ ਉੱਤੇ ਨਿਊ ਭੰਡਾਰੀ ਐਕਸਕਲੂਸਿਵ ਸ਼ੋਰੂਮ --

ਨਾਈਨ ਏਟ ਵੰਨ ਫੋਰ ਟੂ ਵੰਨ ਵੰਨ ਨਾਇਨ ਨਾਇਨ ਸੈਵਨ।

ਦੁਕਾਨ ਤੇ ਬਹੁਤ ਸਾਰਾ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਹੈ।

ਤੇ ਸਾਹਮਣੇ ਦੀਵਾਰ ਵੀ ਦਿਖਾਈ ਦੇ ਰਹੀ ਹੈ ਦੀਵਾਰ ਤੇ ਲਾਈਟਸ ਲੱਗੀਆਂ ਹੋਈਆਂ ਨੇ।